ਪਤਾ ਨਹੀ ਜੇ ਕਦੀ ਦੀਦੀ ਪੁੱਛਿਆ ਪੁੱਛਿਆ ਤੁਹਾਨੂੰ ਪਤਾ ਹੀ ਉਹ ਘੱਟ ਹੀ ਉਹ ਰੱਖਦੀ ਹਿਸਾਬ ਕਿਤਾਬ ਉਹਨਾਂ ਦੇ ਨਾਲ ਨਾਲੇ ਅਗਲਾ ਪੁੱਛਗਾ ਆਖੂਗਾ ਕਿ ਨੰਹੂ ਮੇਰੀ ਆ ਕਰੇ ਨਾ ਕਰੇ ਤੁਹਾਨੂੰ ਕੀ ਆ ਹੈ ਨਾ

ਨਾਲੇ ਤੁਹਾਨੂੰ ਪਤਾ ਅੱਜ ਕੱਲ ਦੀ ਦੁਨੀਆ ਤੁਹਾਨੂੰ ਪਤਾ ਹੀ ਝੱਟ ਹੀ babbling ਬਣਾ ਲੈਂਦੇ ਲੋਕੀ ਫੇਰ ਤਾਂ ਕਰਕੇ ਗੱਲਬਾਤ ਕਰੀ ਦੀ ਹੀ ਨਹੀ, ਨਾ ਪੁੱਛੀਦੀ, ਨਾ ਕਰੀਦੀ ਹੈ । ਆਪਣੇ ਘਰ ਨਾਲ ਹੀ ਮਤਲਬ ਰੱਖੀ ਦਾ ਵਾ। ਠੀਕ ਆ। ਵਧੀਆ ਭੈਣਾਂ ਇਹਦੇ ਨਾਲੋਂ ਚੰਗਾ ਜਮਾਨਾ ਹੀ ਦੀਦੀ ਏਂਦਾ ਦਾ। ਤੁਹਾਨੂੰ ਪਤਾ ਜੇ ਇੱਕ ਕਿਹੇ ਦੀ ਕਰਾਂਗੇ ਤੇ ਚਾਰ ਸੁਣਗੇ। ਕੋਈ ਫਾਇਦਾ ਨਹੀ ਆ।

ਜੇ ਮਤਲਬ ਅਸੀ ਆਖੀਏ, ਚਲੋ ਸਾਡੇ ਨਾਲ ਗੱਲ ਕਰ ਲੈ ਜਾਵੇ ਉਹ ਹੈ ਜੋ ਪਤਾ ਨਹੀਂ ਕਿ ਸਿਖਾਲਦੇ ਹੈ ਹਾਂ ਜੀ ਫੇਰ ਇਹਦੇ ਨਾਲੋਂ ਬਿਹਤਰ ਹੈ ਕਿਹੇ ਨਾਲ ਸੰਬੰਧ ਰੱਖਣਾ ਹੀ ਨਹੀ ਚਾਹੀਦਾ।

ਮਤਲਬ ਨਾਲ ਹੀ ਰਹਿਣਾ ਚਾਹੀਦਾ ਹੈ ਹਰ ਇੱਕ ਦੇ ਨਾਲ

ਹੈਨਾ ਨਾ ਕਿਹੇ ਦੀ ਸੁਣੋ ਨਾ ਸੁਣਾਓ। ਚੁੱਪ ਕਰਕੇ ਆਪਣੇ ਮਸਤ ਰਹੋ। ਹਾਂ ਜੀ ਰੱਬ ਰੱਬ ਕਰ ਲਓ। ਇਹਦੇ ਨਾਲੋਂ ਉਹ ਬਿਹਤਰ ਹੈ।

ਉਹ ਤੇ ਅੱਗੇ ਕੁਰਾਨ ਚ ਲਿਖਿਆ ਨਾ ਕਿਹੇ ਦੀ ਕਰੋ ਨਾ ਕਰਾਓ। ਹਾਂ ਜੀ ਤੁਹਾਨੂੰ ਪਤਾ ਹੈ ਜਦੋਂ ਕਿਸੇ ਦੇ ਲਾਗੇ ਬਹਿ ਜਾਓ, ਫੇਰ ਕੇਹਿ ਨੇ ਕੁਹ ਨਾ ਕੁਹ ਤੇ ਕਹਿਣਾ ਹੀ ਹੁੰਦਾ ਮੰਨ ਲਓ ਅਹੀ ਸਹੀ ਵੀ ਹਾਂ ਅਪਣੀ ਜਗ੍ਹਾ ਤਾਂ ਵੀ ਦੁਨੀਆ ਗਲਤ ਠਹਿਰਾ ਦਿੰਦੀ ਆ। ਵੇਹ ਮੇਰੀ ਸੁਣ ਦੁਨੀਆ ਜੋ ਮਰਜੀ ਕਹਿੰਦੀ ਰਹੀ, ਸਾਡਾ ਹਿਰਦਾ ਸਾਫ ਹੈ ਨਾ ਤੇ ਉਹ ਸਾਫ ਹੀ ਰਹਿਣਾ।

ਜੇ ਅਹੀ ਗੰਦਾ ਕਰਾਂਗੇ ਤਾਂ ਫੇਰ ਹੀ ਹੋਣਾ। ਹੈ ਨਾ।

ਨਹੀ ਟਿਕਣ ਦਿੰਦੀ ਭਾਈ।

ਚਲੋ ਕੋਈ ਨਹੀ। ਮੇਰਾ ਇਹ ਨਿੱਕਾ ਭਰਾ ਜਿਹੜਾ ਉਹ ਸਕੂਲ ਚ ਰਹਿੰਦਾ ਆ। ਘਰੋ ਬੂਹਾ ਜੰਦਰਾ ਮਾਰ ਆਏ ਦੇ ਨੇ ਤੇ ਏਥੇ ਉਹ ਸਕੂਲ ਚ ਰਹਿੰਦਾ ਹੀ ਉਹਦੇ ਨਿਆਣੇ ਛੋਟੇ ਸੀ ਗਏ। ਵਾ ਵਾ ਦੋ ਸਾਲ ਹੋ ਗਏ ਤਿੰਨ ਸਕੂਲੇ ਆਇਆ ਨੂੰ। ਉਹ ਕੀਤਾ ਵੀ ਉਹਨਾਂ ਨੇ ਛੋਟੇ ਛੋਟੇ ਨਿਆਣੇ ਹੀ ਉਹ ਜਦੋਂ ਸਕੂਲ ਚ ਆ ਗਏ ਤਾਂ ਉਨ੍ਹਾਂ ਨੂੰ ਉੱਥੇ ਥਾਂ ਥੌੜ੍ਹਾ ਸੀ ਤੇ ਉਹਨੇ ਡਰਦੀ ਨੇ ਆਖਣਾ ਕਿ ਮੁੰਡਾ ਅਜੇ ਨਿੱਕਾ ਵਾ ਤੇ ਰਿੜਦਾ ਵੀ ਹੈ ਤੇ ਤੁਰਦਾ ਵੀ ਤੇ

ਤੇ ਹੁਣ ਜਿਸ ਤਰ੍ਹਾਂ ਔਤਾਂ ਬਣੀਆਂ, ਖੁੱਲਾਂ ਥਾਂ ਵਾਂ, ਨਸਦੇ ਭਜਦੇ ਉਨ੍ਹਾਂ ਨੂੰ ਕੋਈ ਪਰਵਾਹ ਨਹੀ ਅੱਗੋ ਕਹਿ ਦਿੰਦੀ ਮੇਰੀ ਇੱਕ ਭਰਜਾਈ ਕਹਿੰਦੀ ਜੇ ਉਹ ਸਕੂਲ ਗਏ ਦੋ ਦੋ ਫੁੱਟ ਵਧੇ ਆ

ਜਾਂ ਅੰਦਰੋ ਵਿਹੜੇ ਚੋ ਨਿਕਲੇ, ਅੰਦਰੋ ਨਿਕਲੇ ਤੇ ਕੋਠੇ ਤੇ ਚੜ੍ਹ ਗਏ। ਕੋਠੇ ਤੋਂ ਆਏ ਤੇ ਵਿਹੜੇ ਚੇ ਆ ਗਏ। ਤੂੰ ਨਿਆਣਿਆ ਵੱਧਣਾ ਫੁੱਲਣਾ ਕਿ ਆ ਤੇ ਇਸ ਕਰਕੇ ਫਿਰ ਇਹ ਹੁੰਦਾ ਵਾ ਕਿ ਉਹ ਆਖਦੇ ਹੋਣੇ ਕਿ ਇਹ ਬੰਦਾ ਮਰੇ ਤੇ ਖੁੱਲਾ ਚਰੇ ਹੈ ਨਾ।

ਉਹ ਪਤਾ ਕੀ ਕਰ ਲੈਣਾ। ਉਨੇ ਰਾਤ ਨਿਆਣੇ ਨਾ ਲੈ ਆਉਣੇ ਨਾਲ। ਇਹਨੇ ਆਖਣਾ ਕਿ ਤੂੰ ਕਿਹੇ ਨੂੰ ਨਾ ਸੁਵਾਂ ਲਈ ਤੇ ਅਸੀ ਨੋ ਕੁ ਵਜੇ ਦੱਸ ਵਜੇ ਨਾਲ ਉੱਥੇ ਚੱਲ ਜਾਂਗੇ ਤੇ ਉੱਥੇ ਜਾ ਕੇ ਅਸੀ ਸੌਂ ਜਾਂਗੇ। ਉੱਥੇ ਕੌਠੇ ਤੇ ਬਿਸਤਰਾ ਵਿਛਾ ਲੈਣਾ।

ਕਹਿੰਦੀ ਹੁੰਦੀ ਹਾਂ ਤੇ ਫੇਰ ਉਹਨੂੰ ਕਹਿੰਦਾ ਹੀ ਘਰ ਚੱਲਾ ਗਿਆ ਤੇ ਕਹਿੰਦਾ ਮੈਂ ਚਾਹ ਚੁ ਪੀ ਆਵਾਂ ਤੇ ਮਾਸਟਰ ਕਹਿੰਦਾ ਵੀ ਤੂੰ ਘਰ ਤੋਂ ਲੈ ਆਂਦਾ ਕਹਿੰਦਾ ਘਰ ਹੁਣ ਨਿੱਕੇ ਨਿੱਕੇ ਬੱਚੇ ਸੁੱਤੇ ਚੁੱਕ ਕੇ ਖੜੇ ਸੀ ਮੈਨੂੰ ਹੁਣ ਜਿਹੜੀ ਚੀਜ ਲਿਆਉਣੀ ਤੇ ਉਹ ਲਿਆਉਣੀ ਹੈ ਇਹ ਫਿਰ ਆਉਂਦਾ ਤੇ ਤੁਸੀਂ ਇਸ ਤਰ੍ਹਾਂ ਕਰੋ ਹਾਂ । ਹਾਂ ਜੀ। ਮੈਂ ਤੁਹਾਡੇ ਲਾਗੇ ਰਹਿਣਾ ਹਾਂ ਮੈਨੂੰ ਕੀ ਲੋੜ ਹੈ ਜਾਣ ਦੀ। ਹਰ ਇੱਕ ਚੀਜ਼ ਦੀ ਸਹੂਲਤ ਹੈ ਨਾ। ਬਹੁਤ ਵਧੀਆ ਟਾਇਮ ਪਾਸ ਹੁੰਦਾ ਹੁਣ ਉੱਥੇ ਬੱਤੀ ਮੁਫ਼ਤ ਹਾਂ, ਖਾਲੀਆਂ ਸਬਜ਼ੀਆਂ ਬੀਜਦੇ, ਖਾਂਦੇ ਪੀਂਦੇ ਵਾਧੂ ਤੇ ਬਾਹਰ ਤੈਨੂੰ ਪਤਾ ਹੀ ਹੈ ਹੁਣ ਕਿੰਨੀ ਸਬਜੀ ਮਹਿੰਗੀ ਆ। ਤੇ ਫੇਰ ਉੱਥੇ ਬਤਾਊ ਲਾਏ ਦੇ । ਕਾਲੀਆਂ ਤੋਰੀਆਂ ਲਈਆਂ ਦਈਆ ਕੋਈ ਪਰਵਾਹ ਨਹੀ ਉਹਨਾ ਨੂੰ ਨਹੀ ਨਹੀ ਵਧੀਆ ਵਾ ਅਸੀ ਸਕੂਲ ਚ ਰਹਿ ਕੇ ਆਏ ਸੀ ਨਾ।

ਅਹੀ ਵੀ ਲੁਧਿਆਣੇ ਸਕੂਲ ਵਿੱਚ ਰਹਿ ਕੇ ਆਏ ਹਾਂ । ਬਹੁਤ ਵਧੀਆ ਹਿਸਾਬ ਕਿਤਾਬ ਉੱਥੇ। outside ਜਿਹਾ ਸੀ ਸਕੂਲ ਤਾਂ ਕਰਕੇ ਆਪਾਂ ਛੱਡ ਕੇ ਆ ਗਏ ਸੀ ਮੁੜ ਕੇ ਉੱਥੋ ਲੁਧਿਆਣੋਂ

ਉਹਦਾ ਬੱਚੇ ਜਿਹੜੇ ਫਰੀ ਪੜ੍ਹਦੇ ਹੀ ਉੱਥੇ

ਚਲੋ ਜੇ ਕੋਈ ਮੁਸ਼ਕਿਲ ਹੋਏ, ਤੇ ਫੇਰ ਹੀ ਬੰਦਾ ਨਿਕਲਦਾ ਜੇ ਆਪਾਂ ਉੱਥੇ ਵੀ ਰਹਿੰਦੇ ਜੇ ਮੰਨ ਲੋ ਉਧਰ ਦਾ ਵੀ ਸੋਚਦੇ, ਫੇਰ ਇੱਧਰ ਦਾ ਨਹੀ ਸਾਡਾ ਕੁਝ ਬਣਨਾ ਫੇਰ ਪਿੱਛੇ ਅਗਲਿਆ । ਫੇਰ ਪਿੱਛੋ ਨਹੀਂ ਸੀ ਦੇਣਾ ਸਾਨੂੰ ਕੁਝ ਵੀ ਫਿਰ।

ਉਹ ਇੱਥੇ ਦਾ ਕਿਹੜਾ ਹੱਕਦਾਰ ਹੈ। ਭਾਵੇਂ ਉਹ ਕਿਤੇ ਵੀ ਰਵੇ ਤੇ ਜਿਹੜਾ ਹੱਕ ਉਹਦੇ ਪਿਓ ਤੇ ਬੱਚਾ ਵਾ ਉਹਨੇ ਆਪਣੇ ਪਿਓ ਦਾ ਹੱਕ ਤੇ ਲੈਣਾ ਹੀ ਲੈਣਾ। ਹਾਂ ਜੀ ਤੁਹਾਨੂੰ ਪਤਾ ਫਿਰ ਡੈਡੀ ਏਦਾ ਦੇ ਹੋ ਗਏ ਕਿ ਜੇ ਇੱਥੇ ਨਾ ਹੁੰਦੇ ਤਾਂ ਫੇਰ ਅੱਗ ਵਾਲਿਆਂ ਨੇ ਸਾਨੂੰ ਥੋੜ੍ਹਾ ਕੁਝ ਦੇਣਾ ਸੀ।

ਉਹਨਾਂ ਕਹਿਣਾ ਕਿ ਨਹੀ ਉਹ ਤਾਂ ਐਦਾ ਕਹਿ ਗਿਆ ਉਹ ਐਦਾ ਕਹਿ ਗਿਆ। ਤੁਹਾਨੂੰ ਪਤਾ ਫਿਰ ਮਰੇ ਦਾ ਤੇ ਮੁਕਰੇ ਦਾ ਕੋਈ ਨਹੀ ਨਹੀ ਜੀ ਉਹਨਾਂ ਕਹਿਣਾ ਸਾਨੂੰ ਲੇ ਕੇ ਦੇ ਗਿਆ। ਸਾਨੂੰ ਫਲਾਣ ਕਰ ਗਿਆ, ਢੀਂਗ ਕਰ ਗਿਆ। ਹਾਂ ਜੀ ਤੁਹਾਨੂੰ ਪਤਾ ਉਨ੍ਹਾਂ ਦੇ ਨਾਲੇ ਹਿਸਾਬ ਕਿਤਾਬ ਸ਼ੁਰੂ ਤੋਂ ਹੀ ਐਂਦਾ ਦਾ ਰਿਹਾ ਨਾਲੇ। ਆਉਂਦਾ ਹੀ ਰਿਹਾ। ਉੱਤੋਂ ਕੁੱਝ ਤੇ ਵਿੱਚੋਂ ਕੁੱਝ ਹਾਂ ਜੀ ਹਾਂ ਜੀ ਇਹ ਵੀ ਉਹ ਹੀ ਕੰਮ ਚਲਦੇ ਆ ਕੇ

ਨਾਲੇ ਦੀਦੀ ਜਿਹੜਾ ਸ਼ੁਰੂ ਤੋਂ ਭੁਸ ਜਿਹੜਾ ਪਿਆ ਹੁੰਦਾ ਹੈ ਨਾ ਇਹ ਇਨਸਾਨ ਦਾ ਹੱਟਦਾ ਨਹੀਂ

ਉਹ ਤਾਂ ਕਹਿੰਦਾ ਤੂੰ ਮੇਰੀ ਜਗ਼ਾਹ ਮੈਂ ਤੇਰੀ ਜਗ਼ਾਹ ਵਾ ਤੇ ਜੋ ਮੰਗੇਗਾ ਸੋ ਹੋਏਗਾ ਹੈ ਨਾ।

ਹਾਂ। ਵਧੀਆ ਹੋ ਗਿਆ

ਜੈਮਸੀ ਦੀਦੀ

ਹਾਂਜੀ madam ਹਾਂ ਕੀ ਕਰਨ ਦੀ। ਕੁਛ ਨਹੀਂ ਰੋਟੀ ਪਾਣੀ ਲੱਗੀ ਆਂ ਕਰਨ। ਆਹੋ ਰੋਟੀ ਪਾਣੀ ਦਾ ਵੀ time ਹੋਗਿਆ ਕੇ ਹੁਣ। ਹਮ ਸਬਜ਼ੀ ਬਣੀ ਹੋਈ। ਫੇ ਅੱਜ ਕੀ ਬਣਾਤਾ। ਅੱਜ ਬਣਾਏ ਕਰੇਲੇ ਭਰ ਕੇ। ਮੈਂ ਤੇਰੇ ਵੱਲ ਹੋ ਕੇ ਜਾਊਂ। ਨਾਲ

ਹੋਰ। ਕੱਲ ਆਜਿਓ ਫੇਰ।

ਆਹ ਭਾਜੀ ਨੇ ਬਣਾਉਣੇ ਇਥੇ ਮਾਸੀ ਇਹਦੀ ਨੇ। ਅੱਛਾ ਮਾਸੀ ਨੂੰ ਕਰੇਲੇ ਖਵਾਲਣੇ ਹੀ।

ਚਲੋ ਕਰੇਲੇ ਖਵਾ ਤੇ ਵਧੀਆ ਕੇ।

ਥਾਂ ਦੀ ਤੂੰ ਗੱਲ ਕਰਨ ਦੀ ਹਾਂ ਦੇਸ਼ੇ ਹੋਣਾ ਨੇ ਖਰੇ ਲਾਇਆ ਵੇਚਣੇ ਥਾਂ। ਕਿੰਨੇ।

ਪਰਾਂ ਕੌੜੀ ਮਰਜੇ ਏਹਦੇ ਤੋਂ ਨਹੀਂ ਲੈਣਾ।

ਅੰਨੀਏ ਕਿਹੇ ਨੇ ਦੇਤਾ ਈ ਉਹ ਪੰਦਰਾਂ ਹਜ਼ਾਰ ਤੇ ਕਿਹੇ ਨੇ ਸਾਈ ਦੇਤੀ ਥਾਂ ਦੀ ਹਰੇ। ਨੇ।

ਨਹੀਂ ਇਹ ਰਾਜਾ ਤੇ ਜੋਗਿੰਦਰ ਹੀ

ਜੋਗਿੰਦਰ ਤੇ ਅੱਗੇ ਰਾਜਾ ਨਹੀਂ ਉਹ। ਕਿਹੜਾ।

ਗੋਲਟੂ ਦਾ ਪਿਓ।

ਉਹ ਖਲੋਤੇ ਹੀ ਉਹ ਕਹਿ ਜਾਂਦੇ ਹੀ ਇਹ ਉਹ gate ਦੀਆਂ ਦਈਆਂ ਹੀ ਸਕੀਮਾਂ ਲਾਉਣ ਇਥੇ ਲੱਗ ਜਾਣੇ ਦੋਵਾਂ ਭਰਾਵਾਂ ਦੇ gate ਆਹ ਗਲੀ ਖੁੱਲੀ ਹੋ ਜਾਣੀ ਆ ਰਾਹ ਬੜਾ ਵਧੀਆ ਖੁੱਲ੍ਹਾ। ਉਹ ਫੇਰ ਖਲੋਤਾ ਤੇ ਜੋਗਿੰਦਰ ਹੀ ਲਾਗੇ ਤੇ ਨਾਲ ਰਾਜਾ ਹੀ। ਫੇਰ ਗੱਲ ਕਰਾਉਣ ਵਾਲੇ ਵੀ ਤੇ ਖਲੋ ਈ ਪੈਂਦੇ। ਆਹੋ ਹੋ ਸਕਦਾ। ਉਹ ਹੋਣਗੇ ਆਹੋ ਸ਼ਾਇਦ ਕਿਹੇ ਨੇ ਪਾਇਆ ਹੋਣਾ ਵਿੱਚ ਚਾਹੇ ਦੌਲਤ ਦੀ ਥਾਂ ਵਲੋਂ ਗੱਲ ਹੁੰਦੀ ਹੋਊ ਚਾਹੇ ਉਹਨਾਂ ਵੱਲੋਂ ਕਹਿੰਦੇ ਸੁਣਨ ਚ ਆਇਆ ਰੁਪਈਆ ਪੰਦਰਾਂ ਹਜ਼ਾਰ ਇਹਨਾਂ ਲੈ ਲਿਆ ਥਾਂ ਦਾ ਲਾਇਆ

ਓਦਾਂ ਵੀ ਇਹਨਾਂ ਦਾ ਦਿਮਾਗ ਉਲਟਾ ਨਹੀਂ ਹੈਗਾ। ਆਹੋ ਓਦਣ ਲਾਟੀ ਦੇ ਮੁੰਡੇ ਆਏ ਤ ਇਹ ਕਹਿਣ ਦੇ ਹੀ ਕਹਿੰਦੇ ਹਾਨੂੰ ਵੇਖ ਕੇ ਦੱਸੋ ਜਗ੍ਹਾ ਲੈ ਜਾਂ ਕੋਈ ਵੇਚੁਗਾ ਤਾਂ। ਫੇਰ ਓਹਨਾ ਈ ਲੈਣਾ ਈ। ਲਾਟੀ ਦੇ ਨਿਆਣਿਆ। ਹਮ ਅੱਛਾ ਉਹ ਓਦਣ ਮੇਰੇ ਘਰ ਆਈ ਹੀ ਨਾ machine ਠੀਕ ਕਰਕੇ ਗਏ ਹੀ ਹਾਡੀ ਤੇ ਮੈਂ ਓਹਨੂੰ ਕਹਿਣ ਦੀ ਹਾਂ।

ਥਾਂ ਵਿਕਣ ਦਿਆ ਤੇ ਤੁਸੀਂ ਲੈ ਲੋ ਇਥੇ।

ਤੇ ਕਹਿੰਦੇ ਬਈ rate ਬੜਾ ਦਸਦੇ ਆ ਉਹ ਕਹਿੰਦੇ। ਤੇ ਇਹਨਾਂ ਦਾ ਆਪਣਾ ਵਿਕਣ ਦਿਆ ਵਾ ਉਹ ਲੱਲਣ ਆਪਣੇ ਘਰ ਦਾ ਨਾਲੇ ਬਣਿਆ ਬੱਤਰਿਆ ਹੁਣ ਹੁਲੀਆ ਬਦਲਾ ਤਾ ਘਰ ਦ ਆ.

ਨਾ ਲੈਣਾ ਹੋਊ ਓਥੇ। ਓਹਨਾ ਵੇਚਣੇ ਲਾਇਆ। ਉਹ ਵੀ ਕਿੰਨੇ ਕੁ ਦਿੰਦੇ ਕਿਤੇ ਉਹ ਬੜਾ ਚਥਾ ਬਣਿਆ। ਪਰ ਫੇਰ ਅੱਗੇ ਨਾਲੋਂ ਤੇ ਚੰਗਾ ਕਰ ਈ ਦਿੱਤਾ ਨੱਕ ਮੂੰਹ ਬਣ ਗਿਆ ਵਾ ਹੈਂ ਉਹਨੇ ਲਿਆ ਤੇ ਬਬਲੀ ਨੇ ਮਾਰ ਲੈਣੀ ਆ ਸ਼ਾਲ ਬਬਲੂ ਹੋਣਾ ਚ ਮਾਰੀ ਤੇ। ਉਹ ਚੰਗਾ ਈ ਸਗੋਂ ਲੈ ਲੈਣ ਤੇ।

ਓਹਨਾ ਦਾ ਚੰਗਾ ਰਹਿਣਾ ਈ ਕੰਮ। ਬਬਲੂ ਦਾ। ਹਾਂ ਉੱਚਾ ਕਰਕੇ ਤੇ ਮੁੜਕੇ ਆਪਣੀ ਬਥੇਰੀ ਆ।

ਦੋ ਤਿੰਨ ਲੱਖ ਦਾ ਖਰੇ ਇਹਨਾਂ ਨੇ ਦਿੱਤਾ ਹੀ ਤੇ ਦੋ ਤਿੰਨ ਦਾ ਈ ਓਹਨਾ ਦੇਣਾ ਗਾੜੀ। ਸਾਢੇ ਤਿੰਨ ਦਾ ਦਿੱਤਾ ਲਿਆ ਹੀ ਓਹਨੇ ਗਾੜੀਓਂ ਭਾਈ ਲਾਇਆ ਓਹਨਾ ਨੇ ਆਹੋ ਤੇ ਤਿੰਨ ਲੱਖ ਦਾ ਵੇਚਿਆ ਪੰਜਾਹ ਹਜ਼ਾਰ ਫੇਰ ਵੀ ਲੱਖ ਘਾਟਾ ਪਾ ਤਾ motor ਮਾਟਰ ਲਵਾਈ ਆ ਟੈਂਕੀ ਰਖਾਈ ਓਹਨਾ ਨੇ ਸਾਰੇ ਕੰਮ ਕਰਲੇ। ਓਹਨਾ ਨੇ ਕੋਹੜ ਪਾ ਦੇਣਾ ਆ ਕਰਦੇਨਾ ਵੇਖੀਂ।

ਆਹੋ ਇਹਨਾਂ ਤਿੰਨ ਲੱਖ ਦਾ ਲਿਆ ਓਹਦੇ ਕੋਲੋਂ। ਆਹ ਤੇ ਓਹਨੇ ਸਾਢੇ ਤਿੰਨ ਦਾ ਲਿਆ ਹੀ ਓਹਨੇ ਸਗੋਂ ਘਾਟਾ ਖਾ ਕੇ ਦਿੱਤਾ ਮੁੰਡੇ ਨੇ ਵੇਚਣ ਦੀ ਕੀਤੀ।

ਹਮ ਆਹੋ ਬਬਲੂ ਨੂੰ ਵਾਰ ਖਾਣਾ ਵਾ। ਗੁੱਲੇ ਹੋਣਾ ਨੂੰ ਪਰ ਇਹਨਾਂ ਨੇ ਲੈਣਾ ਨਹੀਂ ਗੁੱਲੇ ਹੋਣਾ। ਗੁੱਲੇ ਹੋਣਾ ਨੇ ਨਹੀਂ ਲੈਣਾ।

ਇਹਨਾਂ ਦੋਹਾਂ ਘਰਾਂ ਨੂੰ ਲੱਗਦਾ ਆ ਉਹ। ਲਗਦਾ ਪਰ ਓਹਨੇ ਲੈਣਾ ਨਹੀਂ ਨਾ। ਕਿਉਂ। ਬਬਲੀ ਭਾਵੇਂ ਲੈ ਲੈ ਤੇ ਲੱਲੇ ਪਰ ਓਹਨਾ ਨਹੀਂ ਲੈਣਾ।

ਉਹ ਲੈ ਸਕਦੀ।

ਉਹ ਲੱਗੀ ਆ ਉਹ ਸਰਬਜੀਤ ਵੀ ਕਹਿਣ ਦੀ ਹੀ ਓਹਨਾ ਨੂੰ ਓਹਨੇ ਓਸੇ ਵੇਲੇ phone ਕਰਤਾ ਜਿੱਦਣ ਗਾਹਕ ਨਹੀਂ ਆਏ ਹਾਡੇ ਘਰ।

ਤੇ ਓਹਨੇ ਮੁੰਡਾ ਹਵੇਲੀ ਘੱਲ ਦਿੱਤਾ ਓਹਨੇ ਸਰਬਜੀਤ ਨੇ ਕਿ ਜਾ ਵੇਖ ਕੇ ਆ ਭਾਈ ਨੂੰ ਪੁੱਛ ਕਿ ਤੂੰ ਕਿਥੋਂ ਆਇਆ ਵਾ।